bye

ਪੰਜਾਬ ਦਾ ਇੱਕ ਬਹੁਤ ਹੀ ਸੁਚੱਜਾ ਕਲਾਕਾਰ ਅਤੇ ਕਵੀ ਹੈ ਸਵਰਨਜੀਤ ਸਵੀ। ਉਹਦੀ ਇੱਕ ਕਵਿਤਾ ਪੜ੍ਹੋ ਪਹਿਲਾਂ। ਫੇਰ ਅੱਗੇ ਤੁਰਦੇ ਹਾਂ। ਕਿਤਾਬ ਜਾਗਦੀ ਹੈ, ਖਰੀਦ ਰੱਖੋ। ਪੜ੍ਹੋ ਨਾ ਪੜ੍ਹੋ। ਘਰਦੇ rack ਚ ਰੱਖੋ। ਰੱਖੋ ਤੇ ਭੁੱਲ ਜਾਓ। ਜੇ ਤੁਸੀਂ ਪੜ੍ਹ ਨੀ ਸਕਦੇ। ਯਾਦ ਰੱਖ ਨਈਂ ਸਕਦੇ। ਸੌਣ ਦਿਓ ਕਿਤਾਬਾਂ ਨੂੰ। ਮਹੀਨੇ, ਸਾਲ, ਪੀੜੀ ਦਰ ਪੀੜੀ ਉਡੀਕ ਕਰੋ। ਜਾਗੇ ਗੀ ਕਿਤਾਬ ਕਿਸੇ ਦਿਨ ਕਿਸੇ ਪਲ ਪੜ੍ਹੇਗਾ ਕੋਈ ਜਿਸਨੇ ਨਹੀਂ ਖਰੀਦਣੀ ਸੀ ਇਹ ਕਿਤਾਬ।

ਅਤੇ ਰਾਹ ਲਿਸ਼ਕਾਉਣ ਵਾਲੀਆਂ ਕਿਤਾਬਾਂ ਹੀ ਹੁੰਦੀਆਂ ਹਨ। ਜਿੰਦਗੀ ਦੀ ਪਾਠਸ਼ਾਲਾ ਵਿੱਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ। ਕਿਤਾਬਾਂ ਨਾਲ ਦਿਮਾਗ਼ ਰੋਸ਼ਨ ਹੋ ਜਾਂਦੇ ਹਨ। ਤੇ ਘਰ ਮੁਸਕਰਾਉਣ ਲੱਗ ਜਾਂਦੇ ਹਨ ਸਾਰੀ ਉਮਰ ਦਿਮਾਗ਼ ਰੋਸ਼ਨ ਰੱਖਣ ਲਈ ਅਤੇ ਮੁਸਕਰਾਉਂਦੇ ਰਹਿਣ ਲਈ ਹਰ ਇੱਕ ਮਨੁੱਖ ਦੀ ਕਿਤਾਬਾਂ ਨਾਲ ਦੋਸਤੀ ਹੋਣੀ ਜਰੂਰੀ ਹੈ। ਜ਼ਿੰਦਗੀ ਦੀ ਪਾਠਸ਼ਾਲਾ ਨੂੰ ਸਕੂਲ ਦੇ ਬਰਾਬਰ ਰੱਖਕੇ ਸਮਝੋ। ਸਰਲ ਹੋ ਜਾਵੇਗਾ ਸਮਝਣਾ, ਮੰਨ ਲਵੋ ਅਸੀਂ ਵਿਦਿਆਰਥੀ ਹਾਂ ਅਤੇ ਜਿੰਦਗੀ ਪਾਠਸ਼ਾਲਾ। ਪਹਿਚਾਣ ਕਰੋ ਕਿ ਉਹ ਕਿਹੜੇ ਵਿਦਿਆਰਥੀ ਹਨ ਜੋ ਜਿੰਦਗੀ ਦੀ ਪਾਠਸ਼ਾਲਾ ਵਿੱਚ ਘੱਟ ਪੜ੍ਹਦੇ ਹੋਏ ਵੱਧ ਕਰਤੂਤਾਂ ਕਰਦੇ ਹਨ, ਕੀ ਉਹ ਵਿਦਿਆਰਥੀ ਸਹੀ ਹਨ। ਜੋ ਹੋਰ ਵਿਦਿਆਰਥੀਆਂ ਨੂੰ ਆਪਸ ਵਿੱਚ ਲੜਾਉਂਦੇ ਹਨ ਕੀ ਕੋਈ ਵਿਦਿਆਰਥੀ ਪੜ੍ਹੇ ਬਿਨਾਂ ਪਾਸ ਹੋ ਸਕਦਾ ਹੈ ਕੀ ਵਿਦਿਆਰਥੀਆਂ ਨੂੰ ਧਰਮ ਉੱਤੇ ਲੜਣਾ ਚਾਹੀਦਾ ਹੈ? ਵਿਦਿਆਰਥੀਆਂ ਨੂੰ ਪਹਿਲਾਂ ਸ਼ਰਾਬ ਦੇ ਠੇਕੇ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਕਿਤਾਬ ਘਰ ਦਾ? ਵਿਦਿਆਰਥੀ ਦਾ ਪਹਿਲਾ ਬਜ਼ਟ ਕਿਤਾਬਾਂ ਲਈ ਹੋਣਾ ਚਾਹੀਦਾ ਹੈ ਜਾਂ ਹੋਰ ਅਯਾਸ਼ੀ ਲਈ। ਵਿਦਿਆਰਥੀ ਨੂੰ ਪਹਿਲੀ ਮਾਤ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਜਾਂ ਬੇਗਾਨੀ ਦਾ ਇੱਕ ਵਿਦਿਆਰਥੀ ਕਹਿੰਦਾ ਹੈ ਕਿ ਮੈਂ ਮਾਤ ਭਾਸ਼ਾ ਦਾ ਸਤਿਕਾਰ ਕਰਦਾ ਹਾਂ। ਪਰ ਮਾਤ ਭਾਸ਼ਾ ਦੀਆਂ ਕਿਤਾਬਾਂ ਨਈਂ ਪੜ੍ਹਦਾ। ਕੀ ਇਹ ਵਿਦਿਆਰਥੀ ਸਤਿਕਾਰ ਕਰਦਾ ਹੈ? ਇਹ ਤਾਂ ਉਹ ਗੱਲ ਹੋਈ ਕਿ ਮੈਂ ਮਾਂ ਬਾਪ ਦਾ ਸਤਿਕਾਰ ਤਾਂ ਕਰਦਾਂ ਪਰ ਉਨ੍ਹਾਂ ਦੇ ਘਰ ਜਾਣਾ ਪਸੰਦ ਕਰਦਾ। ਇਹ ਵਿਦਿਆਰਥੀ ਤਾਂ ਫੇਰ ਨਲਾਇਕ ਹੈ। ਇਹ ਵਿਦਿਆਰਥੀ ਅਸੀਂ ਤੁਸੀਂ ਹੀ ਹਾਂ ਕੋਈ ਹੋਰ ਨਹੀਂ। ਸਵਾਲ ਹੋਰ ਵੀ ਬਹੁਤ ਹੋ ਸਕਦੇ ਨੇ ਪਰ ਕਹਿਣਾ ਏਹੋ ਹੈ ਕਿ ਜੇ ਅਸੀਂ ਸਕੂਲ ਦੇ ਸੋਹਣੇ ਅਸੂਲ ਜਿੰਦਗੀ ਵਿੱਚ ਅਪਣਾ ਲਈਏ, ਤਾਂ ਬਹੁਤ ਕੁਝ ਚੰਗਾ ਚੰਗਾ ਵਾਪਰਨਾ ਸ਼ੁਰੂ ਹੋ ਜਾਵੇਗਾ। ਦੋਸਤੀਆਂ ਬਚ ਸਕਦੀਆਂ ਹਨ, ਚਿੰਤਾਵਾਂ ਘੱਟ ਸਕਦੀਆਂ ਹਨ, ਹਉਮੈ ਮਰ ਸਕਦੀ ਹੈ, ਉਮੀਦ ਜਾਗ ਸਕਦੀ ਹੈ। ਈਰਖ਼ਾ ਨੇੜੇ ਨਹੀਂ ਆ ਸਕਦੀ, ਲਾਲਚ ਨੇੜੇ ਨਹੀਂ ਆਉਣਾ, ਜਿੰਦਗੀ ਦੀ ਕੀਮਤ ਦਾ ਪਤਾ ਲੱਗ ਜੂ। ਧਰਮਾਂ ਦੇ ਸੁਨੇਹੇ ਸਮਝ ਆ ਜਾਣਗੇ, ਰੱਬ ਦੀ ਰਮਜ਼ ਸਮਝ ਆ ਜਾਊਗੀ। ਫ਼ੇਰ ਜਿੰਦਗੀ ਜ਼ਿੰਦਾਬਾਦ ਪਰ ਜੇ ਅਸੀਂ ਚੰਗੇ ਵਿਦਿਆਰਥੀ ਬਣ ਜਾਈਏ ਜਿੰਦਗੀ ਦੀ ਪਾਠਸ਼ਾਲਾ ਦੇ ਜੇ ਸਾਡੇ ਦੇਸ਼ ਦਾ system ਠੀਕ ਹੋ ਜਾਵੇ, ਜੇ ਗੰਦਗੀ ਨਾ ਹੋਵੇ।

ਜੇ ਲੇਖ਼ਕ ਚੰਗਾ ਲਿਖਣ, ਜੇ ਕੁੜੀਆਂ ਸੇਫ ਹੋਣ, ਜੇ ਪੁਲਿਸ ਧੱਕਾ ਨਾ ਕਰੇ, ਜੇ ਲੀਡਰ corrupt ਨਾ ਹੋਣ, ਜੇ ਫ਼ਿਲਮਾਂ ਸੋਹਣੀਆਂ ਸਾਰਥਿਕ ਬਣਨ। ਜੇ ਉਹ ਹੋਵੇ, ਜੇ ਆਹ ਹੋਵੇ, ਜੇ ਇਉਂ ਹੋਵੇ, ਜੇ ਇਉਂ ਨਾ ਹੋਵੇ। ਸਿਰਫ ਸੋਚਣ ਨਾਲ ਹੀ ਜੇ ਨੇ ਹੱਲ ਨਹੀਂ ਹੋਣਾ ਜੇ ਰਾਹੀਂ ਸੋਚ ਤਾਂ ਸੋਹਣੀ ਪੈਦਾ ਹੋ ਰਹੀ ਹੈ। ਪਰ ਇਹ ਜੇ ਵਾਲੀ ਸੋਚ ਨੂੰ ਸੰਭਾਲ ਕੇ ਹੱਲ ਨਹੀਂ ਕੀਤਾ ਜਾ ਸਕਦਾ। ਇਹ ਜੇ ਵਾਲੇ ਸਵਾਲ ਅਤੇ ਇੱਛਾਵਾਂ ਨੂੰ ਲਾਗੂ ਕਰਨ ਲਈ ਜਾਂ ਸੱਚ ਹੁੰਦਾ ਵੇਖਣ ਲਈ, ਮੈਂ ਅਤੇ ਤੁਸੀਂ ਕੀ ਯਤਨ ਕਰ ਰਹੇ ਹੋ। ਕੀ ਅਸੀਂ ਇਹ ਕਹਿ ਕੇ ਪਾਸਾ ਤਾਂ ਨਹੀਂ ਵੱਟ ਰਹੇ। ਕਿ ਮੇਰੇ ਕੱਲੇ ਦੇ ਕਰਨ ਨਾਲ ਕੀ ਹੋ ਜਾਵੇਗਾ। ਜੇ ਪਹਿਲੇ ਸਵਾਲ ਦਾ ਜਵਾਬ ਨਾ ਹੈ। ਤੇ ਦੂਜੇ ਦਾ ਹਾਂ। ਤਾਂ ਫੇਰ ਵਿਚਾਰਨ ਦੀ ਲੋੜ ਹੈ। ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਖ਼ੁਦ ਨੂੰ ਇਹ ਸਵਾਲ ਪੁੱਛਣੇ ਪੈਣੇ ਹਨ, ਕੀ ਗੱਲ ਜੇ ਵਾਲੇ ਸਵਾਲ ਖੜ੍ਹੇ ਕਰਨ ਦਾ ਹੀ ਚਾਹ ਹੈ। ਆਪ ਨਹੀਂ ਕਰਨਾ ਕੁਝ। ਸਾਰਾ ਕੁਝ ਆਪ ਕਰਨਾ ਪੈਣਾ ਹੈ, ਬੈਠੇ ਬਿਠਾਏ ਸਾਰਾ ਕੁਝ ਬਿਮਾਰਾਂ ਅਤੇ ਲਾਚਾਰਾਂ ਨੂੰ ਮਿਲਦਾ ਹੈ। ਕੀ ਤੁਸੀਂ ਬੀਮਾਰ ਅਤੇ ਲਾਚਾਰ ਕਹਾਉਣਾ ਪਸੰਦ ਕਰੋਗੇ? ਬੀਮਾਰੀ ਅਤੇ ਲਾਚਾਰੀ ਨੂੰ ਦੂਰ ਕਰਨ ਵਾਲੇ ਲੋਕਾਂ ਨੂੰ ਅੱਗੇ ਵੱਧਣ ਤੋਂ ਕੋਈ ਨਈਂ ਰੋਕ ਸਕਦਾ ਜਿਹੜੇ ਆਪਣੀ ਜੇ ਨੂੰ ਹੱਲ ਕਰਕੇ, ਉਹਨੂੰ ਹੁਣ ਸਭ ਸਹੀ ਹੈ। ਹੁਣ ਸਹੀ ਕਰ ਹੀ ਲੈਣਾ ਹੈ, ਹੁਣ ਕੁਝ ਗ਼ਲਤ ਨਹੀਂ ਸਹਿਣਾ ਅਤੇ ਹੁਣ ਕੁਝ ਗਲ਼ਤ ਨਹੀਂ ਹੈ, ਦੇ ਖ਼ੰਭ ਲੈ ਦਿੰਦੇ ਹਨ। ਉਹ ਵਰਤਮਾਨ ਦੇ ਬਾਦਸ਼ਾਹ ਅਤੇ ਭਵਿੱਖ ਦੇ ਰਹਿਮਨੁਮਾ ਹੁੰਦੇ ਹਨ। ਜੇ ਜੇਕਰ ਅਤੇ ਕਾਸ਼ ਉਨ੍ਹਾਂ ਕੋਲ ਕਦੇ ਨਹੀਂ ਹੁੰਦੀ ਜੋ ਜਿੱਤ ਦੇ ਝੰਡੇ ਲਹਿਰਾਉਂਦੇ ਹਨ। ਸੁਣਿਆ ਅਤੇ ਪੜ੍ਹਿਆ ਤਾਂ ਖ਼ੈਰ ਤੁਸੀਂ ਪਹਿਲਾਂ ਵੀ ਹੋਊ ਕਿ ਵਕਤ ਕੀਮਤੀ ਹੈ। ਲੰਘਿਆ ਵੇਲਾ ਵਾਪਸ ਨਈਂ ਆਉਂਦਾ। ਮੈਂ ਵੀ ਕਹਿ ਰਿਹਾਂ ਕਿ ਹਰ ਪਲ਼ ਕੀਮਤੀ ਹੈ ਸੁਸਤੀ ਨਾ ਪਾਓ। ਆਉਣ ਵਾਲੇ ਵਕ਼ਤ ਦਾ ਪਤਾ ਨਹੀਂ ਤੇ ਗਏ ਵਕ਼ਤ ਨੇ ਆਉਣਾ ਨਹੀਂ ਮੈਂ ਵੀ ਕਦੇ ਆਪ ਵਾਂਗ ਸੁਣ ਕੇ, ਪੜ੍ਹਕੇ ਸਾਰ ਦਿੰਦਾ ਸੀ। ਪਰ ਅਮਲ ਨਹੀਂ ਕਰਦਾ ਸੀ। ਬਹੁਤ ਵਕਤ ਗੁਆਇਆ ਹੈ। ਪਰ ਹੁਣ ਨਈਂ ਗੁਵਾਉਣਾ, ਵਕਤ ਗਵਾਉਣ ਦੀ ਆਦਤ ਹੀ ਸਾਡੇ ਤੋਂ ਕਹਾਉਂਦੀ ਹੈ ਕਿ ਵਕਤ ਗੁਜ਼ਰੀ ਜਾਂਦੀ ਹੈ ਸਿਰਫ ਗੁਜਰੋ ਨਾ। ਨਾ ਨਾ ਹੰਢਾਓ। ਜਿੰਦਗੀ ਬਿਤਾਉਣ ਅਤੇ ਗੁਜ਼ਰਨ ਲਈ ਨਹੀਂ ਮਿਲਦੀ। ਇਹ ਹੰਢਾਉਣ ਨੂੰ ਮਿਲਦੀ ਹੈ ਇਹ ਉਦਾਸ ਹੋ ਕੇ, ਦੁੱਖ ਤਕਲੀਫ਼ਾਂ ਤੋਂ ਅੱਕ ਕੇ, ਕੁਝ ਨਾ ਮਿਲਣ ਕਰਕੇ, ਕੁਝ ਦੇਰੀ ਨਾਲ ਮਿਲਣ ਕਰਕੇ।

ਜਿਨ੍ਹਾਂ ਦੇ ਨਾਮ ਮਾਣ ਨਾਲ ਲੈਂਦੇ ਹਾਂ ਜਿਨ੍ਹਾਂ ਦੀਆਂ ਕਹਾਣੀਆਂ ਅਤੇ ਕਥਾਵਾਂ ਸਾਨੂੰ ਪ੍ਰੇਰਦੀਆਂ ਹਨ, ਕੀ ਉਨ੍ਹਾਂ ਨੂੰ ਜੀਵਨ ਵਿੱਚ ਸਭ ਕੁਝ ਸਹੀ ਮਿਲਿਆ ਸੀ। ਕੀ ਉਨ੍ਹਾਂ ਨੇ ਕੋਈ ਤਕਲੀਫ਼ ਜਾਂ ਤੰਗੀ ਨਹੀਂ ਝੱਲੀ। ਕੀ ਮਹਾਂਪੁਰਖਾਂ, ਫ਼ਕੀਰਾਂ, ਗੁਰੂਆਂ, ਪੀਰਾਂ, ਸ਼ਹੀਦਾਂ ਨੇ ਆਪਣੇ ਸੁੱਖ ਚੈਨ ਜਾਂ ਸਕੇ ਸੰਬੰਧੀ ਨਹੀਂ ਗਵਾਏ।

ਉਹ ਵੀ ਆਪਣੀ ਸੋਚ ਕਰਕੇ, ਆਪਣੇ ਕਾਰਜਾਂ ਕਰਕੇ, ਹਿੰਮਤ ਦਲੇਰੀ ਕਰਕੇ, ਜਿੰਦਾ ਦਿਲੀ ਕਰਕੇ ਮਹਾਨ ਹੋਏ। ਜਿੰਦਗੀ ਦੇ ਆਸ਼ਕ ਹੁੰਦੇ ਹਨ ਮਹਾਨ ਲੋਕ ਮਹਾਨ ਲੋਕ, ਸ਼ਿਕਾਇਤਾਂ ਨਹੀਂ ਕਰਦੇ ਕੁਝ ਕਰਕੇ ਦਿਖਾਉਂਦੇ ਨੇ। ਮਹਾਨ ਲੋਕ ਅਵੇਸਲੇ ਨਹੀਂ ਹੁੰਦੇ। ਗੁਰੂਆਂ, ਪੀਰਾਂ, ਸ਼ਹੀਦਾਂ, ਲੇਖਕਾਂ, ਵਿਗਿਆਨੀਆਂ। ਆਜ਼ਾਦੀ ਘੁਟਾਲਿਆਂ ਤੋਂ ਪਹਿਲਾਂ ਵੀ ਇਨ੍ਹਾਂ ਜਿਹੇ ਮਹਾਨ ਲੋਕ ਪੈਦਾ ਹੋਏ ਸਨ ਜੇ ਉਹ ਇਹ ਸੋਚ ਕੇ ਬਹਿ ਜਾਂਦੇ ਕਿ ਅਸੀਂ ਮਹਾਨ ਨਹੀਂ ਹਾਂ। ਅਸੀਂ ਨਹੀਂ ਕੁਝ ਕਰ ਸਕਦੇ। ਜੇ ਕੁਝ ਵਿਗਿਆਨੀਆਂ ਤੋਂ ਬਾਅਦ ਦੂਜੇ ਵਿਗਿਆਨੀ ਖੋਜਾਂ ਨਾ ਕਰਦੇ, ਜੇ ਖੋਜਾਂ ਦਾ ਸਿਲਸਿਲਾ ਜਾਰੀ ਨਾ ਰਹਿੰਦਾ। ਤਾਂ ਕੀ ਅਸੀਂ ਅੱਜ ਦੀ ਇਹ ਸੁੱਖ ਸਹੂਲਤ ਮਾਣ ਸਕਦੇ ਜੇ ਮੁਗਲਾਂ ਖ਼ਿਲਾਫ਼ ਕੁਝ ਕੁ ਹੀ ਮਹਾਨ ਲੜਦੇ। ਕੀ ਅੰਗਰੇਜ਼ਾਂ ਖ਼ਿਲਾਫ਼ ਸਿਰਫ ਕੁਝ ਹੀ ਲੜੇ ਸਨ।

ਮਹਾਨ ਲੋਕ ਕਦੇ ਮਹਾਨ ਅਖਵਾਉਣ ਜਾਂ ਪੂਜਾ ਕਰਾਉਣ ਲਈ ਕੰਮ ਨਹੀਂ ਕਰਦੇ। ਮਹਾਨ ਲੋਕਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਮਹਾਨ ਹਾਂ। ਉਹ ਸਿਰਫ ਐਨਾ ਜਾਣਦੇ ਹੁੰਦੇ ਨੇ। ਔਖੇ ਅਤੇ ਵੱਖਰੇ ਕੰਮ ਮਨੁੱਖ ਨੇ ਹੀ ਕਰਨੇ ਹਨ। ਮਨੁੱਖ ਹੀ ਕਰ ਸਕਦਾ ਹੈ ਸੋ ਉਹ ਕਰਦੇ ਹਨ ਅਤੇ ਮਹਾਨ ਹੋ ਜਾਂਦੇ ਹਨ। ਮਹਾਨ ਲੋਕ ਸੋਹਣਾ, ਅਤੇ ਲੋਕ ਪੱਖੀ ਕਰਨ ਦੀ ਹਿੰਮਤ ਅਤੇ ਕੋਸ਼ਿਸ ਕਰਦੇ ਹਨ ਚੰਗੇ ਹੁੰਦੇ ਹਨ ਮਹਾਨ ਲੋਕ, ਸੋ ਚੰਗੇ ਲੋਕ ਕਦੇ ਮਹਾਨ ਬਣਨ ਦੀ ਕੋਸ਼ਿਸ ਨਈਂ ਕਰਦੇ। ਉਹ ਚੰਗੇ ਕੰਮ ਕਰਦੇ, ਚੰਗੀਆਂ ਕੋਸ਼ਿਸ਼ਾਂ ਨੂੰ ਮਕਸਦ ਦਿੰਦੇ, ਸੁਪਨੇ ਪੂਰਦੇ ਮਹਾਨ ਬਣ ਜਾਂਦੇ ਹਨ। ਜਿਹੜੇ ਸਿਰਫ਼ ਮਹਾਨ ਬਣਨ ਦੀ ਹੀ ਕੋਸ਼ਿਸ ਕਰਦੇ ਹਨ। ਉਹ ਵੱਖਰਾ ਕਰਨ ਦੀ ਕੋਸ਼ਿਸ ਵਿੱਚ ਠੱਗਦੇ ਹਨ। ਜੋ ਲਿਤਾੜਦੇ ਹਨ, ਜੋ ਤੜਪਾਉਂਦੇ ਹਨ, ਜੋ ਸਤਾਉਂਦੇ ਹਨ ਉਹ ਮਹਾਨ ਬਣ ਹੀ ਨਹੀਂ ਸਕਦੇ ਉਹ ਬਣਦੇ ਹਨ ਅੰਧ ਵਿਸ਼ਵਾਸ਼ੀ। ਰਾਖਸ਼, ਲੁਟੇਰੇ, ਡਾਕੂ, ਕਾਤਿਲ, ਬਲਾਤਕਾਰੀ, ਗ਼ੱਦਾਰ, ਠੱਗ, ਚੋਰ ਅਤੇ ਅੱਤਵਾਦੀ। ਮਹਾਨ ਲੋਕ ਕਿਤੇ ਇੱਕ ਵਕਤ ਵਿੱਚ ਹੀ ਮਹਾਨ ਨਹੀਂ ਹੁੰਦੇ। ਚੰਗੀ ਸੋਚ ਦੀ ਨਿਸ਼ਚਿਤ ਉਮਰ ਨਹੀਂ ਹੁੰਦੀ ਜੇ ਅਸੀਂ ਆਪਾਂ ਕੀ ਲੈਣਾ ਕਹਿ ਕੇ, ਪਾਸਾ ਵੱਟ ਕੇ, ਅੱਖਾਂ ਮੀਟ ਕੇ, ਕੰਨ ਵਲ੍ਹੇਟ ਕੇ, ਅਵੇਸਲੇ ਹੋ ਕੇ, ਕਿਸਮਤ ਨੂੰ ਦੋਸ਼ ਦੇ ਕੇ, ਬਿਨਾਂ ਕੋਸ਼ਿਸ਼ਾਂ ਤੋਂ ਹੀ ਜਿੰਦਗੀ ਗੁਜ਼ਾਰਦੇ ਰਹਾਂਗੇ ਤਾਂ ਅਸੀਂ ਮਾਂ ਦੀਆਂ ਉਨ੍ਹਾਂ ਪੀੜਾਂ ਤਕਲੀਫ਼ਾਂ ਦਾ ਮਜ਼ਾਕ ਉਡਾਵਾਂਗੇ। ਜੋ ਉਹਨੇ ਸਾਨੂੰ ਪੈਦਾ ਕਰਨ ਵੇਲੇ ਝੱਲੀਆਂ ਸਨ।